ਦੇ ਸਾਰਾ ਜੀਵਨ ਪੁੰਨ ਤੇ ਦਾਨ ਕੀਤਾ, ਜਮਦੂਤ ਉੱਪਰ ਲੈ ਗਏ ਤੇ ਵਹੀ ਖਾਤੇ ਦੇਖ ਕੇ ਧਰਮਰਾਜ ਨੇ ਹੁਕਮ ਕੀਤਾ ਵੀ ਇਹਨੂੰ ਨਰਕਾਂ 'ਚ ਲੈ ਜਾਓ, ਤੇ ਪੰਡਿਤ ਦੀ ਮਰਜ਼ੀ ਦੇ ਵਿਰੁੱਧ ਜਦੋਂ ਜਮਦੂਤ ਉਹਨੂੰ ਨਰਕਾਂ ਵਿੱਚ ਖਿੱਚੀ ਜਾਂਦੇ ਸਨ ਤਾਂ ਪੰਡਿਤ ਦੀ ਨਿਗ੍ਹਾ ਇੱਕ driver ਤੇ ਪੈ ਗਈ ਉਹ ਸਵਰਗਾਂ ਵੱਲ ਜਾ ਰਿਹਾ ਸੀ ਪੰਡਿਤ ਨੇ ਵੀ ਅੱਗ ਲੱਗ ਗਈ ਉਹ ਉਸਨੇ driver ਨੂੰ ਜਾਣਦਾ ਸੀ ਮੁਹੱਲੇ ਵਿੱਚ ਹੀ ਰਹਿੰਦਾ ਸੀਗਾ ਇਹ ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਸਾਰੇ ਮੁਹੱਲਿਆਂ ਨੂੰ ਗਾਲਾਂ ਕੱਢਦਾ ਸੀ ਕਦੇ ਕਿਸੇ ਨੂੰ ਕੁੱਟ ਆਉਂਦਾ ਕਦੇ ਕਿਸੇ ਨੂੰ ਕੁੱਟ ਆਉਂਦਾ ਨਾ ਉਹ ਘਰ ਵਾਲੀ ਨੂੰ ਕੁੱਟਣ ਲੱਗ ਪੈਂਦਾ ਸੀਗਾ ਸਾਰਾ ਮੁਹੱਲਾ ਉਸ ਤੋਂ ਤੰਗ ਸੀ ਇਸ ਪਾਪੀ ਨੂੰ ਸਵਰਗਾਂ ਵਿੱਚ ਪੰਡਿਤ ਨੇ ਚੀਖ ਚਿਹਾੜਾ ਪਾ ਦਿੱਤੀਆਂ ਮੈਂ ਕਿਸੇ ਕਮੀਨੇ ਨੂੰ ਜਾਣਦਾ, ਲੁੱਚਾ, ਲਫੰਗਾ ਸ਼ਰਾਬੀ ਹੈ ਤੇ ਇਹ ਸਵਰਗਾਂ ਵਿੱਚ ਕਿਉਂ ਤੇ ਮੈਂ ਦੁਹਾਈ ਪਾ ਫਰਿਆਦ ਪਾਉਣ ਲੱਗਿਆ, ਰੌਲਾ ਪੈ ਗਿਆ ਧਰਮਰਾਜ ਕੋਲ ਪਹੁੰਚ ਗਈ ਗੱਲ ਸੋਚ ਵਿਚਾਰਨ ਮਗਰੋਂ ਕਚਿਹਰੀ ਲੱਗ ਪਈ ਪੰਡਿਤ ਨੇ driver ਦੇ ਆਹਮੋ ਸਾਹਮਣੇ ਕਚਿਹਰੀਆਂ 'ਚ ਖੜੇ ਕਰ ਵਹੀ ਖਾਤੇ ਫਲੋਰਨ ਲੱਗ ਪਏ ਪੰਡਿਤ ਦੇ ਫਰਿਆਦ ਸੁਣੀ ਮਹਾਰਾਜ ਮੈਂ ਸਾਰੀ ਉਮਰ ਧਰਮ ਇਹ ਸ਼ਰਾਬੀ ਨੇ driver ਰਾਮ ਦਾ ਮੂੰਹ ਨਾਮ ਨੀ ਲਿਆ ਮੂੰਹ ਵਿੱਚੋਂ ਕਦੇ ਰਾਮ ਨਾਮ ਕੱਢਿਆ Driver ਨਸ਼ੇ ਵਿੱਚ ਸੀ ਉਹਨੇ ਆਪਣੀ ਸਫ਼ਾਈ ਵਿੱਚ ਕੁੱਝ ਨੀ ਕਿਹਾ ਘੋਖ ਪੜਤਾਲ ਪਿੱਛੋਂ ਧਰਮਰਾਜ ਨੇ ਪੰਡਿਤ ਨੂੰ ਪੁੱਛਿਆ ਤੂੰ ਸਾਰੀ ਉਮਰ ਕਿੰਨਾਂ ਲੋਕਾਂ ਦਾ ਜੀਵਨ ਸੁਧਾਰਿਆ ਹੈ ਤੇ ਪੰਡਿਤ ਚੁੱਪ ਹੋ ਗਿਆ ਧਰਮ ਰਾਜ ਨੇ ਕਿਹਾ ਇਹ ਸ਼ਰਾਬੀ ਹੀ driver ਬਸ ਚਲਾਉਂਦਾ ਸੀ ਇੱਕ ਦਿਨ ਵਿੱਚ ਘੱਟੋ ਘੱਟ ਸੱਤ ਅੱਠ ਸਵਾਰੀਆਂ ਨੂੰ ਇੱਧਰ ਉੱਧਰ ਪਹੁੰਚਾਉਂਦਾ ਸੀ ਇਹ ਬਸ ਇੰਨੀ ਤੇਜ ਚਲਾਉਂਦਾ ਸੀ ਸਾਰੀਆਂ ਸਵਾਰੀਆਂਂ ਉੱਤਰ ਜਾਂਦੀਆਂ ਤਾਂ ਉਦੋਂ ਤੱਕ ਰਾਮ-ਰਾਮ, ਵਾਹਿਗੁਰੂ-ਵਾਹਿਗੁਰੂ, ਅੱਲਾ-ਅੱਲਾ ਕਹਿੰਦਾ ਰਹਿੰਦਾ ਸੀ ਜਿੰਨਾ ਦੇ ਮੂੰਹ ਵਿੱਚੋਂ ਕਦੇ ਰੱਬ ਦਾ ਨਾ ਨੀ ਨਿਕਲਿਆ ਸੀ ਉਹ ਘਬਰਾ ਕੇ ਵੀ ਰੱਬ ਨੂੰ ਯਾਦ ਕਰਦੇ ਸਨ ਇਹਨੇ ਪੱਚੀ ਸਾਲਾਂ ਬਾਅਦ ਕਿੰਨੇ ਆਦਮੀਆਂ ਨੂੰ ਰੱਬ ਯਾਦ ਕਰਵਾਇਆ ਹੈ ਫਿਰ ਤੂੰ ਸਾਰੀ ਉਮਰ ਕੁੱਝ ਨਹੀਂ ਮੰਗਿਆ, ਤੂੰ ਸਾਰੀ ਉਮਰ ਪੂਜਾ ਧਨ ਭਾਲਦਾ ਰਿਹਾ ਕਿਤੇ ਨੀ ਭਗਤੀ ਦਾ ਮਹਾਨ ਕੀਤਾ, ਪੰਡਿਤ ਨੇ ਨੀਵੀਂ ਪਾ ਲਈ ਇਹ ਦੱਸ ਕੇ ਡਰਾਈਵਰਾਂ ਲਈ ਸ਼ਰਾਬ ਪੀਣੀ ਕਾਹਲ ਨਹੀਂ ਹੁੰਦੀ ਭਾਵੇਂ ਇੱਕ ਅੰਗਰੇਜ਼ੀ ਕਹਾਵਤ ਹੈ ਸਾਰੇ ਪੀਣ ਵਾਲਿਆਂ ਨੂੰ ਸਵਰਗਾਂ ਦੀ ਰਾਹ ਮਿਲਦੀ ਹੈ ਗੱਲ ਤਾਂ driver ਭਾਈਚਾਰੇ ਦੀ ਹਮਦਰਦੀ ਵਾਲਾ ਰਵਈਆ ਅਪਨਾਉਣ ਦੀ ਹੈ,

ਦੇਖ ਕਾਕਾ ਖਾਣ ਪੀਣ ਦੀ ਕੋਈ ਬੁਰਾ ਨਹੀਂ ਹੁੰਦਾ ਚਹੁਰਾ ਘਰ ਬਾਰ ਛੱਡਿਆ ਪ੍ਰਦੇਸ਼ਾਂ ਵਿੱਚ ਫਿਰੇ ਫਿਰ ਮੇਰੀ ਇੱਕ ਗੱਲ ਪੱਲੇ ਬੰਨ ਲਾ ਆਪਣੇ ਫ਼ੱਕਰਾਂ ਦੇ ਭੁੱਲੀ ਜਾਂਦੀ ਹੈ ਉਹਨਾਂ ਧੋਖਾ ਨਹੀਂ ਆਉਂਦਾ ਨਾ ਦੱਸਣਾ ਆਉਂਦਾ ਹੈ ਕਦੋਂ ਪੀਣੀ ਹੈ ਕਦੋਂ ਖਾਣੀ ਹੈ ਕਦੋਂ ਕਰਨਾ ਹੈ ਕੁਛ ਖਾਣਾ ਪੀਣਾ ਕਦੋਂ ਪੀਣਾ ਹੈ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਸਾਡਾ ਮਿਹਕਮਾ ਚਾਹ ਵੀ ਨੀ ਪੀਂਦਾ ਕੁੱਝ ਗ਼ਲਤ ਆਦਮੀ ਹਰ ਵਰਗ ਦੇ ਵਿੱਚ ਹੁੰਦੇ ਹਨ, ਕੁੱਝ ਆਦਮੀ ਆਧਾਰ ਤੇ ਪੂਰੇ ਜਮਾਤ ਨੂੰ ਆਪਣੀ ਧਾਰਨਾ ਲੈ ਕੇ ਇਨਸਾਫ਼ ਨਹੀਂ ਹੁੰਦਾ ਸਾਰੀ ਨਾਲ ਸੋਚਣ ਲੱਗ ਪੈਂਦੇ ਹਨ, ਨਹੀਂ ਤਾਂ ਕਿਹੜਾ ਜਿਹੜਾ ਜੀਅ ਹੁੰਦਾ ਹੈ ਜੰਗ ਦਾ ਇਹਸਾਸ ਵਰਗਾ ਹੁੰਦਾ ਹੈ ਇਹਦੇ ਵਿੱਚ ਮ~ ਮਰਨ ਵਾਲੇ ਕੁੱਤਿਆਂ ਵਾਂਗ ਵਖਾਇਆ ਜਾਂਦਾ ਹੈ ਕਦੋਂ driver ਆਪਣੀ ਮੰਜ਼ਿਲ ਤੇ ਉੱਪੜੇ ਲੋਕ ਉਸਦਾ ਕਿਉਂ ਸਵਾਗਤ ਕਰਨ ਜਿਵੇਂ ਕੋਈ ਸਿਪਾਹੀ ਜੰਗ ਜਿੱਤ ਕੇ ਆਇਆ ਹੁੰਦਾ ਹੈ।

ਉਸਦੇ ਸਲੀਕੇ ਤੋਂ ਪਤਾ ਚੱਲਦਾ ਹੈ ਕਿ ਕਈ ਗੱਡੀਆਂ ਚਾਦਰਾਂ ਕੱਢੀਆਂ ਉਹਨੇ ਦਰੀਆਂ 'ਚ ਪਾਈਆਂ ਪਾਏ ਬ~ ਕੀਤਾ, ਮਾਂ ਨੇ ਪੂਰੇ ਖਾਣ ਪੀਣ ਦਾ ਆਂਢਾ ਗੁਆਂਢਣਾ ਕੋਲ ਕੁੜੀ ਦੀ ਕਲਾ ਦਾ ਗੁਣ ਗਾਉਂਦੀ ਹੈ, ਸਾਡੇ ਵਿੱਚੋਂ ਕਈ driver ਚਾਦਰ ਦੀ ਕਿੰਨੀ ਕੁ ਪੈਰ ਪਾਉਂਦੇ ਹਨ, ਇਕੱਲੀਆਂ ਵਾਲਾ ਕੁੜਤਾ ਕੱਢਮੀ ਜੁੱਤੀ ਫੱਬੇ ਕੰਨਾਂ ਤੱਕੜ ਪੁੱਕੜ ਮਿੱਟੀ ਘਾਗਰ ਕਈ ਮੋਢੇ ਤੇ ਸਾਫ਼ਾ ਤੇ ਕਈ ਕੁੰਜੀ ਥੱਲੇ ਸੱਪ ਵਾਂਗੂ ਫੂੰ ਫੂੰ ਕਰਦੇ ਫਿਰਦੇ ਹੁੰਦੇ ਹਨ ਕਿਸੇ ਵੀ ਨੂੰ ਜਾਣਾ ਹੋਵੇ ਸ਼ੌਕੀਨ driver ਹੀ ਆਪਣੀ ਗੱਡੀ ਨੂੰ ਸਵਾਰ ਬਣਾ ਕੇ ਰੱਖਦਾ ਹੈ ਇਹੋ ਜਿਹੇ ਡਰਾਈਵਰਾਂ ਦੀਆਂ ਗੱਡੀਆਂ ਦਾ ਸੋਹਣ ਦੇਖਣ ਵਾਲਾ ਹੁੰਦਾ ਹੈ ਚਮਕਦਾ ਰਹਿੰਦਾ ਹੈ ਜਿਵੇਂ ਕਿ ਮੂੰਹ ਵੇਖਣ ਵਾਲੇ ਕੋਈ ਪੱਗ ਬੰਨਦਾ ਹੋਵੇ ਚਾਰੇ ਪਾਸੇ ਸ਼ਿੰਗਾਰੀ ਹੋਈ ਕੰਨਿਆ ਪੂਰੇ ਛੱਲੇ ਅੱਗੇ ਪਿੱਛੇ ਸ਼ੇਰ ਲਿਖੇ ਹੁੰਦੇ ਹਨ ਜਿਹੜੇ ਕਿ ਲਿਖਣਾ ਹੁੰਦਾ ਹੈ ਮੂੰਹ ਹੱਥ 'ਚ ਪਾਉਣਾ ਹੁੰਦਾ ਹੈ ਪਹਿਲਾਂ ਗੱਡੀ ਦੇ ਅੱਗੇ ਪਿੱਛੇ ਗੇੜਾ ਦੇ ਕੇ ਝਾੜ ਪੂੰਝ ਕੇ ਅੱਗੇ ਪਿੱਛੇ ਮਾਣ ਕਰਕੇ ਜਿਹੜੇ ਨਾਲ ਗੱਡੀ ਵੱਲ ਦੇਖਣ ਆਉਂਦਾ ਕਰਮ ਧਰਮ ਕਰਨਾ ਹੈ, ਇਸ ਵੇਲੇ ਗੱਡੀਆਂ ਵਾਲੇ ਲਿਸ਼ਕ ਪੁਸ਼ਕ ਕੇ ਰੱਖਦੇ ਹਨ ਜਾਂ ਫਿਰ ਗੱਡੀ ਆਹਮੋ ਸਾਹਮਣੇ ਟੁੱਟੀ ਹੋਈ ਛਿੱਤਰ ਬੰਨ ਕੇ ਰੱਖਦੇ ਹਨ ਜਾਂ ਕਈ ਵਾਰੀ ਆਪਣੀ ਜੁੱਤੀ ਹੀ ਸਵਾਰ ਕੇ ਬੰਨ ਦਿੰਦੇ ਹਨ ਪਿੰਡਾਂ ਦੀਆਂ ਕੁੱਝ ਸਿੱਧੀਆਂ ਕੁੜੀਆਂ ਵਾਂਗ ਕਦੇ ਸਾਡੇ ਕਈ driver ਵੀ ਨਾ ਕਦੇ ਆਪ ਕ~ ਸਭ ਬਣ ਕੇ ਰਹਿੰਦੇ ਹਨ ਨਾ ਹੀ ਆਪਣੀ ਗੱਡੀ ਵੱਲ ਕੋਈ ਧਿਆਨ ਦਿੰਦੇ ਹਨ ਕੱਪੜੇ ਮੈਲੇ ਧੁਵੈਲੇ ਹੁੰਦੇ ਹਨ, ਪਾਟੇ ਲੀੜੇ ਪਾਏ ਹੁੰਦੇ ਆ, ਫ਼ਰਕ ਨੀ ਪੈਂਦਾ, ਕਈ ਮਹੀਨੇ ਨਹਾਉਂਦੇ ਨਹੀਂ ਸਿਰ ਵਾਹੁੰਦੇ ਨੀ ਜੋਟੀਆਂ ਖਿਲਰੀਆਂ ਹੁੰਦੀਆਂ ਨਸ਼ੇ ਖਾ ਖਾ ਘੋਰੀ ਹੋਏ ਫਿਰਦੇ ਹਨ

ਅਜਿਹੇ ਆਦਮੀ ਕਿਸੇ ਨੂੰ ਬਦਨਾਮ ਕਰਦੇ ਹਨ, ਕਦੇ ਨਸ਼ੇ ਦੇ ਅਹ accident ਕਰ ਦਿੰਦੇ ਹਨ ਕਦੇ ਪੁਲਿਸ ਦੇ ਡਿੱਕੇ ਆ ਜਾਂਦੇ ਹਨ, ਕਦੇ ਗੱਡੀਆਂ ਬਾਹਰ ਛੱਡ ਜਾਂਦੇ ਹਨ ਇਸ ਤਰ੍ਹਾਂ ਡਰਾਈਵਰਾਂ ਬਹੁਤ ਘੱਟ ਹਨ

ਮਾੜੇ ਜਿਹੇ ਰਹਿੰਦੇ ਹਨ, ਤਕੜਾ ਜਿਹਾ ਵੀ ਉਪਾਅ ਕਰ ਲੈਂਦੇ ਹਨ, ਕਿ ਜਿਵੇਂ ਕੋਈ ਕੰਮਜ਼ੋਰ ਮਾਲਕ ਜਿਹੜੀ ਗੱਡੀ ਦਾ ਲੰਬਾ ਗੇੜਾ ਲਾ ਸਕਦਾ ਹੈ ਡਰਾਈਵਰਾਂ ਵੱਲ ਝਾਕਦਾ ਹੈ ਇਹੋ ਜਿਹੇ driver ਘਰੋਂ ਹੀ ਲੱਸੀ ਦੀ ਆਸ ਲਾਈ ਰੱਖਦੇ ਹਨ ਲਾਲ ਰੂੜੀਆਂ ਤੇ ਪਏ ਚਮਕਦੇ ਹੀਰ ਹਜ਼ਾਰਾਂ ਚੋਂ ਗੁੱਝੀ ਨੀ ਰਹਿੰਦੀ ਜਿਵੇਂ ਸ਼ੌਕੀਨ driver ਗੱਡੀ ਵੇਖ ਕੇ ਪਛਾਣ ਲੈਂਦੇ ਆ

ਵਾਹਿਗੁਰੂ ਬੋਲ ਕੇ ਦਰਵਾਜ਼ਾ ਖੋਲ ਕੇ ਸਤਿਨਾਮ ਕਹਿ ਕੇ steering ਤੇ ਬਹਿ ਜਾ ਮੁਕੱਦਰ ਬਾਬੇ ਦੀ full ਕਿਰਪਾ, ਤੂੰ ਛੇਤੀ ਸਕੂਲੇ ਜਾਣ driver ਲੰਘ ਲੈਣਦੇ ਮੇਰਾ ਕੰਮ ਆਵਾਂ ਜਾਵਾਂ ਤੇਰੇ ਬਦਲੇ ਬਾਬੁਲ ਦੀ ਜ਼ਿੰਦਗੀ ਫੁੱਲਾਂ ਦੀ ਡਾਲ ਪਰ driver ਦੀ ਜ਼ਿੰਦਗੀ ਮੋਟਰ ਕੀ ਚਾਲ ਪਰ ਸੋਹਲ ਕੁੜੀ ਦੇ ਪੈਰ ਜੁੱਤੀ ਚੀਖਾਂ ਮਾਰਦੀ ਜਾਵੇ। ਤੁਸੀਂ ਜਾਂਦੀ ਛਿੱਕ ਮਾਰਦੀ ਅੱਖ ਮੋੜਦੀ ਜਾਂਦੀ ਹੈ ਹੋਟਲਾਂ ਉੱਤੇ ਬਹਿਰੇ ਬਹਿਣ driver ਚੌਕਾਂ ਵਿੱਚ ਸਪਾਹੀ ਨਦੀਆਂ ਉਡੀਕਦੀਆਂ driver ਆਪਣੇ ਨਾਮ ਉਡੀਕਦੀ ਹਸੀਨਾ ਵਾਸਤੇ ਬਿਸਕੁਟ ਕੇਕ, ਡਰਾਈਵਰਾਂ ਵਾਸਤੇ steering, brake ਮਾੜੀ ਗੱਡੀ ਉੱਠਦੀ ਧੂੜ, ਹਸੀਨੋ ਕੀ ਚੋਲੀ ਤੇਲ, ਪਾਣੀ ਨਾਲ ਖਾਣ ਲੱਗੀ ਘਾਟ ਹੈ ਕਰੀ ਚੱਲ ਰਾਣੀ ਤੇਰਾ ਰੱਬ ਰਾਖਾ ਮਾਲਕ ਦੇ ਨੇ ਚਮਚਿਆਂ ਤੋਂ ਸਾਵਧਾਨ do not touch me, do not kiss me, do not ਤੈਨੂੰ ਵੀ ਕਹਿੰਦੇ ਨੇ ਉਹ ਘਬਰਾ ਗਈ ਆਹੋ ਕਹਿੰਦੇ ਨੀ ਵੀ ਬੇਗਾਨੇ ਘਰ 'ਚ ਰੱਖੀ ਬੈਠਾ ਦੁਨੀਆਂ ਲਈ ਮੈਂ ਇੱਕ ਗ਼ਲਤ ਬੰਦਾ ਹਾਂ ਬਾਂਸੋ, ਪਰ ਕਈ ਵਾਰੀ ਜ਼ਿੰਦਗੀ 'ਚ ਸਭ ਤੋਂ ਗ਼ਲਤ ਬੰਦਾ ਹੀ ਤੁਹਾਡੇ ਲਈ ਸਭ ਤੋਂ ਸਹੀ ਬੰਦਾ ਹੁੰਦਾ ਹੈ, ਉਹ ਬੋਲਿਆ ਫਿਰ ਤਾਂ ਮਾੜੀ ਗੱਲ ਹੈ, ਇਹਦਾ ਕੀ ਇਲਾਜ਼ ਹੈ, ਬਾਂਸੋ ਫ਼ਿਕਰਮੰਦ ਸੀ ਪਰ ਫ਼ੋਜ਼ੀ ਨੇ ਕੋਈ ਜਵਾਬ ਨਾ ਦਿੱਤਾ, ਦੋਵੇਂ ਬਹੁਤ ਦੇਰ ਤੱਕ ਚੁੱਪ ਰਹੇ ਜੇ ਤੂੰ ਕਹੇਂ ਤਾਂ ਮੈਂ ਇੱਕ ਗੱਲ ਕਰਾਂ, ਬਾਂਸੋ ਦੀ ਆਵਾਜ਼ ਵਿੱਚ ਗੰਭੀਰਤਾ ਸੀ, ਹਾਂ ਦੱਸ

ਉਹ ਬਹੁਤ ਦੇਰ ਤੱਕ ਖਾਲੀ ਜਿਹੀਆਂ ਨਜ਼ਰਾਂ ਨਾਲ ਬਾਂਸੋ ਨੂੰ ਦੇਖਦਾ ਰਿਹਾ ਬਾਂਸੋ ਚਾਦਰ ਤਾਂ ਮੈਂ ਤੇਰੇ ਤੇ ਉਸੇ ਰਾਤ ਹੀ ਪਾ ਲੈਣੀ ਸੀ, ਜਦੋਂ ਤੂੰ ਕਿਸੇ ਦੁੱਧ ਪੀਂਦੇ ਬੱਚੇ ਵਾਂਗ ਮੇਰੇ ਬਾਂਹ ਤੇ ਸਿਰ ਰੱਖ ਕੇ ਸੁੱਤੀ ਸੀ, ਪਰ ਮੈਂ ਇਸ ਕਾਬਲ ਨਹੀਂ ਹਾਂ, ਫ਼ੋਜ਼ੀ ਦਾ ਚਿਹਰਾ ਪੱਥਰ ਵਾਂਗ ਸਪਾਟ ਸੀ ਭਾਵਨਾ ਰਹਿਤ। ਤੈਨੂੰ ਕੀ ਹੋਇਆ ਬਾਂਸੋ ਨੇ ਸਵਾਲੀਆ ਨਜ਼ਰਾਂ ਉਸ ਵੱਲ ਚੁੱਕੀਆਂ ਜਦੋਂ ਮੈਂ ਬਰਮਾ ਦੀ ਲੜਾਈ 'ਚ ਗਿਆ ਸੀ ਉਦੋਂ ਦੁਸ਼ਮਣ ਦੀ ਗੋਲੀ ਮੇਰੇ ਕਸ਼ੂਤੀ ਥਾਂ ਤੇ ਵੱਜੀ ਸੀ।

ਤੇ ਮੇਰੇ ਸਹੁਰੇ ਇਹ ਦੇਖਦੇ ਸੀ ਕਿ ਕਦੋਂ ਮੁੰਡਾ ਮੁੜੇ ਤੇ ਵਿਆਹ ਕਰੀਏ, ਪਰ ਜਦੋਂ ਮੈਂ ਵਾਪਸ ਹੀ ਨਹੀਂ ਗਿਆ ਤਾਂ ਅਗਲੇ ਨੇ ਕੁੜੀ ਕਿਤੇ ਹੋਰ ਵਿਆਹ ਦਿੱਤੀ ਜਾ ਕੇ ਕਰਦਾ ਵੀ ਕੀ ਬਹੁਤ ਸੁਨੇਹੇਂ ਭੇਜੇ ਮੇਰੇ ਸਾਲਿਆਂ ਨੇ ਵੀ ਸਾਲਿਆ ਜਿੱਦਣ ਇੰਡੀਆ ਆਇਆ ਤੈਨੂੰ ਵੱਢ ਦਿਆਂਗੇ, ਤੂੰ ਸਾਡੀ ਭੈਣ ਨਾਲ ਦਗਾ ਕੀਤਾ ਹੈ ਮੈਂ ਸੋਚਿਆ ਸਹੁਰਿਓ ਵੱਢੇ ਹੋਏ ਨੂੰ ਕੀ ਵੱਢੋਗੇ। ਜਿਸਨੂੰ ਕਿਸਮਤ ਹੀ ਵੱਢ ਗਈ ਬਸ ਬਾਂਸੋ ਫਿਰ ਮੈਂ ਵਾਪਿਸ ਨਹੀਂ ਗਿਆ ਇੰਗਲੈਂਡ ਦੀ ਸਰਕਾਰ ਨੇ ਮੈਨੂੰ ਇੱਥੇ ਰਹਿਣ ਦੀ ਇਜ਼ਾਜਤ ਦੇ ਦਿੱਤੀ ਬਸ ਓਦਣ ਦਾ ਇਕੱਲਾ ਹੀ ਇੱਥੇ ਹਾਂ। ਕਰਨੈਲ ਸਿੰਘ ਨੇ ਲੰਮਾ ਹੋਂਕਾ ਲਿਆ, ਹਰਬੰਸ ਕੌਰ ਸਿਰ ਝੁਕਾਈ ਉਹਦੀ ਗੱਲ ਸੁਣਦੀ ਰਹੀ ਤੂੰ ਜਵਾਨ ਬਾਂਸੋ, ਜਵਾਨ ਤੇਰੀ ਹਵਾ ਵਾਂਗ ਜਿੱਥੋਂ ਦੀ ਲੰਘਦੀ ਹੈ ਉੱਥੋਂ ਦੀ ਮਹਿਕ ਤੇ ਬਦਬੂ ਉਸਦੇ ਨਾਲ ਹੀ ਹੋ ਜਾਂਦੀ ਹੈ, ਤੇ ਲੋਕ ਕਸ਼ੂਰ ਤੀਵੀਂ ਦਾ ਹੀ ਮੰਨਦੇ ਨੇ, ਜੇ ਤੈਨੂੰ ਦੇਖ ਕੇ ਇੱਧਰ ਉੱਧਰ ਗੱਲਾਂ ਉੱਠਦੀਆਂ ਨੇ ਤਾਂ ਕੋਈ ਨਵੀਂ ਗੱਲ ਨੀ ਸੀਤਾ ਵਰਗੀਆਂ ਇੱਥੇ ਬਦਨਾਮ ਹੋ ਕੇ ਗਈਆਂ ਨੇ, ਜਿਹੜੀ ਸਾਰੀ ਉਮਰ ਆਦਮੀ ਦੇ ਨਾਲ ਜੰਗਲਾਂ 'ਚ ਧੱਕੇ ਖਾਂਦੀਆਂ ਫਿਰਦੀਆਂ ਰਹੀਆਂ ਫਿਰ ਵੀ ਘਰੋਂ ਕੱਢੀਆਂ ਗਈਆਂ, ਮਰਦ ਸ਼ੁਰੂ ਤੋਂ ਔਰਤ ਨੂੰ ਵਰਤ ਕੇ ਛੱਡਦਾ ਰਿਹਾ ਹੈ। ਤੇਰੇ ਨਾਲ ਇੱਕਲੀ ਨਾਲ ਨੀ ਹੋਇਆ ਫ਼ੋਜ਼ੀ ਉਸਨੂੰ ਧਰਵਾਸ ਦੇ ਰਿਹਾ ਸੀ ਪਰ ਬਾਂਸੋ ਨੇ ਕੁਛ ਕਹਿਣਾ ਚਾਹਿਆ ਮੈਨੂੰ ਪਤਾ ਹੈ ਤੇਰੀ ਉਮਰ 'ਚ ਹਰ ਔਰਤ ਬੰਦੇ ਦਾ ਸਾਥ ਮੰਗਦੀ ਹੈ। ਮੈਂ ਤੇਰਾ ਵਿਆਹ ਕਰ ਦੇਵਾਂਗਾ ਬਾਂਸੋ, ਕੋਈ ਚੰਗਾ ਬੰਦਾ ਲੱਭ ਕੇ, ਪਰ ਤੇਰਾ divorce ਤਾਂ ਹੋਵੇ ਪਹਿਲਾਂ, ਤੇਰੇ ਤਾਂ ਆਦਮੀ ਦਾ ਹੀ ਨੀ ਪਤਾ ਕਿੱਥੇ ਹੈ, ਮੈਨੂੰ ਨੀ ਲੋੜ divorce ਦੀ।

ਨਫ਼ਰਤ ਹੀ ਨਫ਼ਰਤ ਸੀ, ਜੇ ਤੇਰੀ ਇਹੀ ਤਾਂ ਮੈਂ ਲੱਭਦਾ ਕੋਈ ਬੰਦਾ ਫਿਰ ਫ਼ੋਜ਼ੀ ਸੋਫ਼ੇ ਤੋਂ ਖੜਾ ਹੁੰਦਾ ਹੋਇਆ ਬੋਲਿਆ, ਪਰ ਮੈਂ ਤਾਂ ਤੇਰੀ ਗੱਲ ਕੀਤੀ ਸੀਗੀ। ਉਹ ਫਿਰ ਸਵਾਲ ਬਣਕੇ ਉਸਦੇ ਮੂਹਰੇ ਖੜੀ ਹੋ ਗਈ ਫ਼ੋਜ਼ੀ ਚੁੱਪ ਰਿਹਾ ਮੈਨੂੰ ਕਿਸੇ ਹੋਰ ਬੰਦੇ ਦੀ ਲੋੜ ਨਹੀਂ ਜੀ, ਜਿਵੇਂ ਤੂੰ ਮੈਨੂੰ ਤੇ ਮੇਰੇ ਬੱਚੇ ਨੂੰ ਸਾਂਭਿਆ ਹੈ ਮੇਰਾ ਜੀਅ ਕਰਦਾ ਹੈ ਮੈਂ ਤੇਰੇ ਚਰਣ ਧੋ ਧੋ ਕੇ ਪੀਵਾਂ। ਮੈਨੂੰ ਕਿਸੇ ਮਰਦ ਦੀ ਲੋੜ ਨਹੀਂ ਕਿਸੇ ਨਿੱਘ ਦੀ ਲੋੜ ਸੀ ਜੋ ਤੇਰੇ ਕੋਲ ਸੀ ਸਿਰਫ਼ ਤੇਰੇ ਕੋਲ, ਮੈਂ ਤੇ ਸਿਰਫ਼ ਰਜਾਈ ਮੰਗਣ ਆਈ ਸੀ, ਕਈ ਵਾਰੀ ਸੋਚਦੀ ਹੁੰਦੀ ਹਾਂ ਵੀ ਨਿੱਘ ਰਜਾਈ ਦਾ ਸੀ ਕਿ ਤੇਰਾ। ਪਹਿਲਾਂ ਵੀ ਤਾਂ ਤੀਹ ਸਾਲ ਰਜਾਈਆਂ 'ਚ ਹੀ ਸੋਂਦੀ ਰਹੀਂ ਹਾਂ, ਬਾਂਸੋ ਦੀ ਆਵਾਜ਼ ਭਿੱਜ ਗਈ ਸੀ ਅਸਲ 'ਚ ਚਾਦਰ ਪਾਉਣ ਦੀ ਗੱਲ ਤਾਂ ਮੈਂ ਤਾਂ ਕਹੀ ਸੀ ਕਿ ਨਿਆਣੇ ਤੈਨੂੰ ਬਾਪੂ ਜੀ ਕਹਿਣ ਜੋਗੇ ਹੋ ਜਾਣ, ਤੇ ਲੋਕਾਂ ਦੀ ਮੁੱਕੇ ਬਾਂਸੋ ਸਾਡੀਆਂ ਜ਼ਿੰਦਗੀਆਂ 'ਚ ਇੰਨਾ ਦੋਗਲਾਪਨ ਕਿਉਂ ਹੈ ਤੂੰ ਆਪਣੇ ਬੱਚਿਆਂ ਨੂੰ ਦੱਸ ਕਿ ਸਾਡਾ ਰਿਸਤਾ ਕੀ ਹੈ, ਗੋਰਿਆਂ ਵੱਲ ਦੇਖ ਇੱਕ ਆਪਣੀ ਸਕੇ ਬਾਪ ਨੂੰ ਛੱਡ ਕੇ ਕਿਸੇ ਨੂੰ ਬਾਪ ਨਹੀਂ ਮੰਨਦੇ, ਸਭ ਦਾ ਨਾਂ ਲੈ ਕੇ ਬੁਲਾਉਂਦੇ ਨੇ, ਆਪਣੇ ਲੋਕ ਰਿਸ਼ਤੇ ਨੂੰ ਰਿੜਕਣ ਬਹਿ ਜਾਂਦੇ ਨੇ ਰਾਤੋ ਰਾਤ ਰਿਸਤੇ ਬਣ ਗਏ। ਸਵੇਰ ਹੋਣ ਤੱਕ ਬੁੱਝ ਗਏ, ਮੈਂ ਰਿਸਤੇ ਘੱਸਦੇ ਵੇਖੇ, ਖੁਰਦੇ ਵੇਖੇ, ਸਹਿਕਦੇ ਵੇਖੇ, ਟੁੱਟਦੇ ਵੇਖੇ ਤੇ ਮਰਦੇ ਵੇਖੇ ਰਿਸਤਿਆਂ ਤੋਂ ਵਗ਼ੈਰ ਕਿਉਂ ਨੀ ਜੀਅ ਸਕਦੇ ਅਸੀਂ। ਕਿਸੇ ਦਾ ਭਰਾ ਨਲਾਇਕ ਹੋਊ ਉਹ ਬਾਹਰ ਧਰਮ ਦਾ ਭਰਾ ਬਣਾ ਲਊ ਅਖੇ ਮੇਰਾ ਭਰਾ ਹੈ ਸਿੱਧਾਂ ਕਹੋ ਵੀ ਭਾਈ ਮੇਰਾ ਦੋਸਤ ਹੈ, ਮੇਰਾ ਮਿੱਤਰ ਪਿਆਰਾ ਹੈ, ਫ਼ੋਜ਼ੀ ਦੀ ਸੋਚ ਵੱਖਰੀ ਸੀ। ਨਾ ਮੈਂ ਤਾਂ ਸੋਚਦੀ ਹਾਂ ਵੀ ਲੋਕ ਕੀ ਕਹਿਣਗੇ, ਬਾਂਸੋ ਨੇ ਹੌਲੀ ਹੀ ਆਪਣਾ ਤਰਕ ਰੱਖਿਆ ਦੇਖ ਬਾਂਸੋ ਲੋਕ ਕੀ ਕਹਿਣਗੇ ਇਹ ਜਾਨਣਾ ਤੇਰਾ ਕੰਮ ਹੈ। ਜਦੋਂ ਤੱਕ ਤੂੰ ਆਪਣੇ 'ਚ ਇੰਨੀ ਹਿੰਮਤ ਪੈਦਾ ਨਹੀਂ ਕਰ ਲੈਂਦੀ ਕਿ ਬਾਹਰ ਕਾਂ ਕੁੱਤਿਆਂ ਦਾ ਸਾਹਮਣਾ ਕਰ ਸਕੇਂ, ਤੇਰੇ ਤੇ ਵਾਰ ਹੁੰਦੇ ਰਹਿਣਗੇ, ਡਾਰਬਨ ਨੇ ਕਿਹਾ ਸੀ ਕਿ ਇਸ ਜੰਗਲ 'ਚ ਉਹੀ ਬਚਦੇ ਨੇ ਜੋ ਲੜਦੇ ਨੇ, ਤੇ ਆਪਣੀ ਰੱਖਿਆ ਆਪ ਕਰਦੇ ਨੇ ਔਰਤ ਨੂੰ ਚਾਹੀਦਾ ਕਿ ਆਪਣੀ ਰੱਖਿਆ ਖੁੱਦ ਕਰਨਾ ਸਿੱਖੇ ਫ਼ੋਜ਼ੀ ਨੇ ਡਾਰਬਨ ਦਾ ਸਿਧਾਂਤ ਦੱਸਿਆ। ਪਰ ਗੱਲ ਬਾਂਸੋ ਦੇ ਸਿਰ ਦੇ ਉੱਪਰ ਦੀ ਲੰਘ ਗਈ ਸੁੱਖ ਨਾਲ ਤੂੰ ਜਿਊਂਦਾ ਰਹੀਂ ਮੇਰੀ ਰੱਖਿਆ ਕਰਨ ਵਾਲਾ, ਅੱਗੇ ਥੋੜ੍ਹੀ ਕੀਤੀ ਹੈ, ਮੈਂ ਤਾਂ ਕਿਹੜੀ ਰੱਖਿਆ ਕੀਤੀ ਹੈ ਤੇਰੀ? ਨਦੀ ਕਿਨਾਰੇ ਖੜੇ ਇੱਕ ਬੁੱਢੇ ਰੁੱਖ ਦੀਆਂ ਜੜ੍ਹਾਂ ਫੜ ਕੇ ਤੂੰ ਲਮਕ ਗਈ ਹੈ ਬਾਂਸੋ, ਪਤਾ ਨੀ ਕਦੋਂ ਉਹ ਰੁੱਖ ਡਿੱਗ ਜਾਵੇ ਤੇ ਤੂਫ਼ਾਨ 'ਚ ਤੂੰ ਰੁੱੜ ਜਾਵੇਂ, ਫ਼ੋਜ਼ੀ ਨੇ ਚਿੰਤਾ ਨਾਲ ਕਿਹਾ ਤੂਫ਼ਾਨਾਂ 'ਚ ਹੁਣ ਮੈਂ ਨਹੀਂ ਡੁੱਬ ਰਹੀ, ਮੈਂ ਤੈਰਨਾ ਸਿੱਖਾਂਗੀ, ਤੇ ਮੇਨੂੰ ਦੇਖ ਕਿ ਕਿਵੇਂ ਤਰਨਦੀ ਹਾਂ ਤੂੰ ਥੋੜ੍ਹਾ ਸਹਾਰਾ ਦੇ, ਉਸਨੇ ਹੱਥ ਅੱਗੇ ਵਧਾਇਆ ਜੇ ਤੇਰੀ ਇਹੀ ਮਨਸ਼ਾ ਹੈ ਬਾਂਸੋ ਤਾਂ ਫਿਰ ਬਾਂਹ ਜਿਹਨਾਂ ਦੀ ਪਕੜੀਏ ਸਿਰ ਦੀਜੀਏ ਬਾਂਹ ਨਾ ਛੋੜੀਏ, ਮੈਂ ਵੀ ਸਿੱਖ ਦਾ ਪੁੱਤ ਹਾਂ ਸਿਰਾਂ ਨਾਲ ਨਿਬਾਹੂੰ, ਫ਼ੋਜ਼ੀ ਨੂੰ ਉਮੀਦ ਨਹੀਂ ਸੀ ਕਿ ਬਾਂਸੋ ਇੰਨੀ ਡੂੰਘੀ ਗੱਲ ਵੀ ਕਰ ਸਕਦੀ ਹੈ। ਉਸ ਦਿਨ ਤੋਂ ਬਾਅਦ ਇਸ ਵਿਸ਼ੇ ਤੇ ਮੁੜ ਉਹਨਾਂ ਦੀ ਕੋਈ ਗੱਲ ਨਹੀਂ ਹੋਈ, ਬੱਚਿਆਂ ਨੇ ਜਦੋਂ ਇੱਕ ਦੁਬਾਰੇ ਫ਼ੋਜ਼ੀ ਨੂੰ ਅੰਕਲ ਜੀ ਕਹਿ ਕੇ ਬੁਲਾਇਆ ਤਾਂ ਬਾਂਸੋ ਨੇ ਝਿੜਕ ਦਿੱਤਾ, ਨਾ ਅੰਕਲ ਜੀ ਨੀ ਕਹਿਣਾ, ਬਾਪੂ ਜੀ ਕਿਹਾ ਕਰੋ ਤੇ ਬੱਚੇ ਉਸ ਦਿਨ ਤੋਂ ਅੱਜ ਤੱਕ ਫ਼ੋਜ਼ੀ ਨੂੰ ਬਾਪੂ ਜੀ ਕਹਿ ਰਹੇ ਨੇ, ਲੋਕੀ ਬਾਹਰ ਕੀ ਗੱਲਾਂ ਕਰਦੇ ਨੇ ਬਾਂਸੋ ਨੇ ਕੰਨਾ 'ਚ ਕੌੜਾ ਤੇਲ ਪਾ ਲਿਆ, ਜਿਵੇਂ ਇਹ ਲੋਕ ਉਸ ਲਈ ਹੋਂਦ ਹੀ ਨਾ ਰੱਖਦੇ ਹੋਣ, ਉਹ ਰੋਹ ਨਾਲ ਜਿਉਣ ਲੱਗ ਪਈ, ਫ਼ੋਜ਼ੀ ਨੇ ਉਸਨੂੰ ਗੁਰਮੁਖੀ ਪੜ੍ਹਨੀ ਸਿਖਾ ਦਿੱਤੀ, ਉਹ ਸੋਹਣੇ ਤੋਂ ਸੋਹਣਾ ਕੱਪੜਾ ਪਾਉਂਦੀ ਤੇ ਫ਼ੋਜ਼ੀ ਦੇ ਇੱਟਾਂ ਦੇ ਮਕਾਨ ਨੂੰ ਉਸਨੇ ਘਰ ਵਿੱਚ ਬਦਲ ਦਿੱਤਾ ਫ਼ੋਜ਼ੀ ਕਈ ਵਾਰ ਕਹਿੰਦਾ ਬਾਂਸੋ ਇਕੱਲੇ ਬੰਦੇ ਦੀ ਵੀ ਕੋਈ ਜੋਨ ਹੈ, ਜੇ ਤੀਵੀਂ ਨਾ ਹੋਵੇ ਤਾਂ ਬੰਦਾ ਕੀੜੇ ਪੈ ਕੇ ਮਰ ਜਾਏ, ਰੱਬ ਨੇ ਔਰਤ ਨੂੰ ਬੰਦੇ ਦੀ ਮਾਂ ਬਣਾ ਕੇ ਭੇਜਿਆ ਹੈ ਜਿਹੜੀ ਸਾਰੀ ਉਮਰ ਉਸਦੀ ਦੇਖਭਾਲ ਕਰਦੀ ਹੈ, ਕਦੇ ਮਾਂ ਬਣਕੇ, ਕਦੇ ਭੈਣ ਬਣਕੇ ਤੇ ਕਦੇ ਬੀਵੀ ਬਣਕੇ, ਪਰ ਬੰਦਾ ਨਾ-ਸ਼ੁਕਰਾ ਅੱਗਿਓ ਇਸੀ ਬੇਜ਼ੁਬਾਨ ਤੇ ਜ਼ੁਲਮ ਕਰਦਾ ਹੈ ਘਰ 'ਚ ਰੋਜ਼ ਨਵੀਂਆਂ ਚੀਜ਼ਾਂ ਆਉਂਦੀਆਂ shopping ਕੀਤੀ ਜਾਂਦੀ ਪਰ ਬਾਂਸੋ ਦੀ ਤੇ ਫ਼ੋਜ਼ੀ ਦੀ ਰਜਾਈ ਇੱਕੋ ਰਹੀ, ਨਿਆਣੇ ਵੱਡੇ ਹੋ ਗਏ ਨੇ ਬਾਂਸੋ ਤੂੰ ਰਜਾਈ ਹੋਰ ਖ਼ਰੀਦ ਲਿਆ, ਇੱਕ ਰਾਤ ਫ਼ੋਜ਼ੀ ਨੇ ਸਰਸਰੇ ਕਿਹਾ ਸਨੀ ਕਹਿੰਦਾ ਹੈ ਕਾਹਨੂੰ ਖ਼ਰਚ ਕਰਨਾ ਹੈ, ਬਾਂਸੋ ਨੇ ਜੋ ਕਿਹਾ ਫ਼ੋਜ਼ੀ ਸਮਝ ਗਿਆ। ਬਾਂਸੋ ਦੀ ਵੱਡੀ ਕੁੜੀ ਸਤਾਰਾਂ ਵਰ੍ਹਿਆਂ ਦੀ ਸੀ ਜਦੋਂ ਫ਼ੋਜ਼ੀ ਨੇ ਆਪਣੇ ਦੋਸਤ ਦੇ ਮੁੰਡੇ ਨਾਲ ਉਸਦਾ ਵਿਆਹ ਕਰ ਦਿੱਤਾ, ਕੁੜੀ ਆਪਣੇ ਘਰ ਰਾਜ ਕਰਦੀ ਸੀ, ਕਦੇ ਕਦੇ ਆ ਕੇ

ਸਤਵੀਰ ਮਾਂ ਦੀ ਪੂਜਾ ਕਰਦਾ ਸੀ ਉਸਨੂੰ ਯਾਦ ਸੀ ਕਿ ਕਿਸ ਤਰ੍ਹਾਂ ਉਸਦੀ ਮਾਂ ਨੇ ਦੁੱਖ ਦੇਖੇ ਸਨ, ਫ਼ੋਜ਼ੀ ਉਸਦਾ ਸਕਾ ਬਾਪ ਨਹੀਂ ਸੀ, ਉਸਨੂੰ ਪਤਾ ਸੀ। ਪਰ ਉਸਨੂੰ ਕਦੇ ਵੀ ਆਪਣੀ ਮਾਂ ਨਾਲ ਇਸ ਗੱਲ ਦਾ ਸਿਕਵਾ ਨਹੀਂ ਰਿਹਾ ਬਲਕਿ ਉਸਨੂੰ ਤਾਂ ਮਾਣ ਸੀ ਆਪਣੀ ਮਾਂ ਤੇ, ਜੋ ਇਸ ਦਲੇਰੀ ਨਾਲ ਸਮਾਜ ਦਾ ਸਾਹਮਣਾ ਕਰ ਰਹੀ ਸੀ। ਇੱਕ ਦਿਨ ਸਵੇਰ ਵੇਲੇ ਸੈਰ ਕਰਨ ਗਏ ਫ਼ੋਜ਼ੀ ਨੂੰ ਦਿਲ ਦਾ ਦੌਰਾ ਪੈ ਗਿਆ, ਤੇ ਮੁੜਕੇ ਉਹ ਨਾ ਉੱਠਿਆ ਹਸਪਤਾਲ 'ਚ ਕਈ ਦਿਨ ਉਸਦੇ ਟੂਟੀਆਂ ਜਿਹੀਆਂ ਲੱਗੀਆਂ ਰਹੀਆਂ ਤੇ ਫਿਰ ਉਹ ਰੱਬ ਨੂੰ ਪਿਆਰਾ ਹੋ ਗਿਆ। ਬਾਂਸੋ ਦੀ ਦੁਨੀਆਂ ਹਨੇਰੀ ਹੋ ਗਈ, ਉਸ ਤੇ ਦੂਹਰੀ ਵਾਰ ਅਸਮਾਨ ਫਟਿਆ ਇੱਕੋ ਸਹਾਰਾ ਸੀ, ਉਹ ਵੀ ਜਾਂਦਾ ਲੱਗਿਆ ਫ਼ੋਜ਼ੀ ਨਾਲ ਜੋ ਦਿਲ ਦੀ ਤੇ ਰੂਹ ਦੀ ਸਾਂਝ ਸੀ, ਉਹ ਤਾਂ ਸਕੀ ਮਾਂ ਨਾਲ ਵੀ ਨਹੀਂ ਸੀ, ਉਹ ਰੋ ਰੋ ਕੇ ਕਮਲੀ ਹੋ ਗਈ, ਘਰ ਬੈਠੀ ਸਾਰਾ ਦਿਨ ਪਾਉਂਦੀ ਰਹਿੰਦੀ, ਇੱਕ ਦਿਨ ਫ਼ੋਜ਼ੀ ਦਾ ਵਕੀਲ ਆਇਆ ਤੇ ਕੁੱਝ ਕਾਗਜ਼ ਪੱਤਰ ਉਸਨੂੰ ਫੜਾ ਕੇ ਚਲਾ ਗਿਆ। ਸ਼ਾਮ ਨੂੰ ਸਤਵੀਰ ਘਰ ਆਇਆ ਤੇ ਉਸਨੇ ਕਾਗ਼ਜ਼ ਉਸਨੂੰ ਦਿਖਾਏ, ਉਹ ਵਸੀਅਤ ਨਾਮਾ ਸੀ ਫ਼ੋਜ਼ੀ ਆਪਣਾ ਘਰ ਅਤੇ bank 'ਚ ਪਏ ਸਾਰੇ ਪੈਸੇ ਬਾਂਸੋ ਦੇ ਨਾਂ ਕਰ ਗਿਆ ਸੀ। ਵੇ ਮੈਂ ਤੇਰੇ ਦੇਣ ਜਿਉਂਦੇ ਜੀਅ ਨਾ ਦੇ ਸਕੀ, ਤੂੰ ਮਰਦਾ ਹੋਇਆ ਅਹਿਸਾਨਾਂ ਦੀ ਪੰਡ ਮੇਰੇ ਸਿਰ ਤੇ ਧਰ ਗਿਆ, ਮੈਂ ਕਿੱਥੇ ਮੋੜੂ ਮੈਂ ਤਾਂ ਸਿਰਫ਼ ਆਪਣੇ ਨਿਆਣੇ ਢਕਣ ਲਈ ਰਜਾਈ ਮੰਗਣ ਆਈ ਸੀ,

ਤੇਰੀ ਅਗਲੀ ਦਰਗਹ 'ਚ ਵੀ ਕਲਮ ਚੱਲੇ ਵੇ ਵਾਲਿਆ, ਮੇਰਿਆਂ ਤੇਰਿਆਂ ਦੀਆਂ ਮੈਨੂੰ ਵੀ ਨਾਲ ਹੀ ਲੈ ਜਾਂਦਾ ਜੀ ਮੈਂ ਤੇਰੇ ਵਗ਼ੈਰ ਕਾਸੇ ਜੋਗੀ ਨਹੀਂ, ਉਹ ਪੱਲਾ ਮੂੰਹ ਤੇ ਲੈ ਕੇ ਵੈਣ ਪਾਉਣ ਲੱਗੀ। ਸਤਵੀਰ ਦਾ ਕਾਲਜਾ ਮੂੰਹ ਨੂੰ ਆ ਰਿਹਾ ਸੀ, ਮਾਂ ਨੇ ਆਪਣੀ ਕਹਾਣੀ ਗਾ ਗਾ ਕੇ ਜਵਾਨ ਪੁੱਤ ਨੂੰ ਸੁਣਾ ਦਿੱਤੀ ਸੀ, ਉਹਨੇ ਮਾਂ ਨੂੰ ਆਪਣੀਆਂ ਬਾਹਾਂ 'ਚ ਲੈ ਲਿਆ ਰੋਇਆ ਉਹ ਵੀ ਬਹੁਤ। ਪਰ ਜੀਅ ਕਰੜਾ ਕਰਕੇ ਬੋਲਿਆ, ਬਸ ਕਰ ਮਾਂ ਬਾਪੂ ਜੀ ਦੀ ਆਤਮਾ ਨੂੰ ਦੁੱਖ ਪਹੁੰਚੇਗਾ, ਬਾਂਸੋ ਪੁੱਤ ਦੀ ਛਾਤੀ ਤੇ ਸਿਰ ਧਰ ਕੇ ਹਟਕੋਰੇ ਲੈ ਕੇ ਰੋਈ, ਉਸਨੂੰ ਲੱਗਾ ਸਤਵੀਰ ਦਾ ਤੇ ਉਸਦਾ ਦੁੱਖ ਇੱਕ ਸੀ, ਫ਼ਰਕ ਸਿਰਫ਼ ਇੰਨਾ ਸੀ ਕਿ ਉਹ ਜ਼ਾਹਿਰਾ ਰੋ ਰਹੀ ਸੀ ਤੇ ਸਤਵੀਰ ਦਿਲ ਹੀ ਦਿਲ ਵਿੱਚ ਕਈ ਵਰ੍ਹੇ ਬੀਤ ਗਏ, ਵਰ੍ਹੇ ਕੀ ਉਮਰ ਹੀ ਬੀਤ ਚੱਲੀ। ਪਰ ਬਾਂਸੋ ਦਾ ਗਮ ਨਾ ਘਟਿਆ ਸਤਵੀਰ ਨੇ ਬਹੁਤ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਮਾਂ ਦਾ ਮਨ ਪਰਚਾਵੇ ਪਰ ਬਾਂਸੋ ਦੇ ਦੁੱਖ ਦਾ ਕੋਈ ਦਾਰੂ ਨਹੀਂ ਸੀ ਹੌਲੀ ਹੌਲੀ ਉਹ ਦੁਨੀਆਂ ਤੋਂ ਬੇਮੁਖ ਹੋ ਗਏ। ਜਿਉਣ ਦਾ ਚਾਅ ਮੁੱਕ ਗਿਆ, ਤੇ ਮੰਜੇ ਨਾਲ ਲੱਗ ਗਈ, ਉਸ ਦੇ ਲਈ ਫ਼ੋਜ਼ੀ ਤੋਂ ਬਾਅਦ ਦੁਨੀਆਂ ਸੁੰਨੀ ਹੋ ਗਈ ਸੀ, ਰਸੋਈ 'ਚ ਜਾਣਾ ਛੱਡ ਦਿੱਤਾ ਉਸਨੇ ਭੁੱਖ ਮਰ ਗਈ ਉਸਦੀ। ਸਤਵੀਰ ਆਪਣਾ ਅੰਗਰੇਜ਼ੀ ਖਾਣਾ ਆਪ ਹੀ ਬਣਾ ਕੇ ਖਾ ਲੈਂਦਾ ਤੇ ਮਾਂ ਨੂੰ ਘੱਟ ਹੀ ਤਕਲੀਫ਼ ਦਿੰਦਾ, ਸਰਵਣ ਪੁੱਤ ਹੈ ਆਪਣੇ ਪਿਓ ਵਰਗਾ, ਉਹ ਮਨ ਹੀ ਮਨ ਸਤਵੀਰ ਦੀ ਗੱਲਾਂ ਫ਼ੋਜ਼ੀ ਨਾਲ ਕਰਦੀ। ਤੇ ਭੁੱਲ ਜਾਂਦੀ ਕਿ ਸਤਵੀਰ ਦਾ ਬਾਪ ਤਾਂ ਕੁਲਦੀਪ ਹੈ, ਸਤਵੀਰ ਦੇ ਵਿਆਹ ਤੋਂ ਬਾਅਦ ਘਰ 'ਚ ਥੋੜ੍ਹੀ ਰੌਣਕ ਵਧੀ ਸੀ, ਪਰ ਬਾਂਸੋ ਲਈ ਆਪਣਾ ਕਮਰਾ ਹੀ ਸਵਰਗ ਸੀ, ਉਹ ਰਜਾਈ ਮੂੰਹ ਤੇ ਲਈ ਦਿਨ ਰਾਤ ਫ਼ੋਜ਼ੀ ਬਾਰੇ ਸੋਚਦੀ ਰਹਿੰਦੀ, ਇਹ ਰਜਾਈ ਇੱਕ ਪੁੱਲ ਸੀ ਫ਼ੋਜ਼ੀ ਅਤੇ ਉਸਦੇ ਵਿਚਾਲੇ ਜੋ ਦੋਹਾਂ ਨੂੰ ਜੋੜਦਾ ਸੀ, ਉਹਨੂੰ ਲੱਗਦਾ, ਜਿਵੇਂ ਅੱਜ ਵੀ ਉਹ ਫ਼ੋਜ਼ੀ ਦੀਆਂ ਬਾਹਾਂ 'ਚ ਸੁੱਤੀ ਪਈ ਹੈ, ਅੱਜ ਜਦੋਂ ਬਾਰਾਂ ਵੱਜ ਗਏ, ਤੇ ਬਾਂਸੋ ਨਾ ਉੱਠੀ ਤਾਂ ਕੈਥੀ ਦੀ ਚਿੰਤਾ ਵਧੀ, ਉਸਨੇ ਜੀਅ ਕਰੜਾ ਜਿਹਾ ਕੀਤਾ। ਤੇ ਬਾਂਸੋ ਦੇ ਮੂੰਹ ਤੋਂ ਰਜਾਈ ਉਤਾਰੀ, ਬਾਂਸੋ ਨੇ ਅੱਖਾਂ ਖੋਲੀਆਂ ਕੈਥੀ ਬੈਡ ਤੋਂ ਥੋੜ੍ਹੀ ਦੂਰ ਖੜੀ ਮੁਸਕਰਾ ਰਹੀ ਸੀ yes ਬਾਂਸੋ ਨੇ ਹੌਲੀ ਜਿਹੇ ਪੁੱਛਿਆ ਜਿਵੇਂ ਕਹਿ ਰਹੀ ਹੋਵੇ

ਇਹੀ ਸੱਸ ਦੇ ਦਿਲ ਅੰਦਰ ਜਾਣ ਦਾ ਰਸਤਾ ਹੈ, ਬਾਂਸੋ ਕਾਫ਼ੀ ਦੇਰ ਤੱਕ ਚੁੱਪ ਰਹੀ ਕੈਥੀ ਨੇ ਫਿਰ ਆਪਣੇ ਲਫ਼ਜ਼ ਦੁਹਰਾਏ, ਜੇ ਮੈਨੂੰ ਅੰਗਰੇਜੀ ਆਉਂਦੀ ਹੁੰਦੀ ਬਹੂ ਤਾਂ ਮੈਂ ਤੈਨੂੰ ਦੱਸਦੀ ਕਿ ਤੇਰੇ ਭਾਣੇ ਉਹ ਮੇਰਾ boyfriend ਸੀ, ਪਰ ਮੇਰੇ ਲਈ ਧਰਤੀ ਤੇ ਰੱਬ ਸੀ, ਜਿਸ ਰਜਾਈ ਨੂੰ ਤੂੰ ਨੱਕ ਬੁੱਲ ਕੱਢਦੀ ਹੈ ਇਹ ਉਸ ਰੱਬ ਦੀ ਬੁੱਕਲ ਹੈ, ਤੇ ਜਦੋਂ ਕੋਈ ਰੱਬ ਦੀ ਬੁੱਕਲ ਦਾ ਨਿੱਘ ਮਾਣ ਲਵੇ, ਫਿਰ ਉਹਦੇ ਲਈ ਸਭ ਰਿਸਤੇ ਠੰਢੇ ਹੋ ਜਾਂਦੇ ਨੇ ਬਾਂਸੋ ਨੇ ਵਕੀਲਾਂ ਵਾਂਗ ਉਂਗਲ ਹਲਾ ਕੇ ਨਹੁੰ ਨੂੰ ਝਾੜ ਪਾਈ, ਕੈਥੀ ਦੇ ਭਾਵੇਂ ਗੱਲ ਸਮਝ 'ਚ ਨਹੀਂ ਆਈ, ਪਰ ਬਾਂਸੋ ਨੂੰ ਲੱਗਿਆ।

ਮੇਰਾ ਅੱਜ ਦਾ ਵਿਸ਼ਾ ਹੈ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਦਾ ਜਨਮ ਚੌਦਾਂ ਸੌ ਉਣੱਤਰ ਈਸਵੀ ਨੂੰ ਰਾਏ ਭੋਇ ਦੀ ਤਲਵੰਡੀ ਵਿੱਚ ਹੋਇਆ ਜੋ ਕਿ ਪਾਕਿਸਤਾਨ ਵਿੱਚ ਹੈ, ਇਸ ਥਾਂ ਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਆਪ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਅਤੇ ਮਾਤਾ ਦਾ ਨਾਂ ਤ੍ਰਿਪਤਾ ਸੀ ਆਪ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ, ਜੀ ਬਚਪਨ ਤੋਂ ਹੀ ਆਪ ਗੰਭੀਰ ਸੁਭਾਅ ਦੇ ਸਨ ਆਪ ਨੂੰ ਪਾਂਧੇ ਪਾਸ ਪੜ੍ਹਨ ਭੇਜਿਆ। ਤਾਂ ਆਪ ਨੇ ਪਾਂਧੇ ਨੂੰ ਹੀ ਆਪਣੀ ਚਮਤਕਾਰੀ ਸੂਝ-ਬੂਝ ਨਾਲ ਹੈਰਾਨ ਕਰ ਦਿੱਤਾ, ਜਦੋਂ ਆਪ ਨੂੰ ਜਨੇਊ ਪਾਉਣ ਲਈ ਕਿਹਾ ਗਿਆ ਤਾਂ ਇਸ ਨੂੰ ਆਪ ਨੇ ਇਕ ਝੂਠੀ ਰਸਮ ਕਹਿੰਦੇ ਹੋਏ ਜਨੇਊ ਪਾਉਣ ਤੋਂ ਨਾਂਹ ਕਰ ਦਿੱਤੀ। ਆਪ ਦੇ ਪਿਤਾ ਨੇ ਆਪ ਨੂੰ ਪਸ਼ੂ ਚਰਾਉਣ ਭੇਜਿਆ ਤਾਂ ਆਪ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਤੇ ਪਸ਼ ਪਸ਼ ਲੋਕਾਂ ਦੇ ਖੇਤਾਂ ਵਿੱਚ ਜਾ ਵੜਦੇ ਅਤੇ ਲੋਕ ਆਪ ਦੇ ਪਿਤਾ ਨੂੰ ਆ ਆ

ਭੋਜਨ ਖੁਆਇਆ, ਆਏ ਤੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਉਹ ਸੱਚਾ ਸੌਦਾ ਕਰਕੇ ਆਏ ਹਨ, ਇਸ ਨੇ ਆਪ ਦੇ ਪਿਤਾ ਜੀ ਬਹੁਤ ਨਰਾਜ਼ ਹੋਏ ਅਤੇ ਆਪ ਨੂੰ ਆਪਣੀ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਭੇਜ ਦਿੱਤਾ। ਆਪ ਦੇ ਜੀਜੇ ਜੈ ਰਾਮ ਨੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਆਪ ਨੂੰ ਨੌਕਰੀ ਤੇ ਲਵਾ ਦਿੱਤਾ ਇੱਥੇ ਆਪ ਨ~ ਇੱਥੇ ਆਪ ਨੇ ਦਿਲ ਖੋਲ੍ਹ ਕੇ ਲੋਕਾਂ ਨੂੰ ਰਾਸ਼ਨ ਦਿੱਤਾ, ਆਪ ਆਪਣੀ ਕਮਾਈ ਦਾ ਵੀ ਕਾਫ਼ੀ ਹਿੱਸਾ ਲੋਕਾਂ ਵਿੱਚ ਵੰਡ, ਦਿੰਦੇ ਸਨ, ਇੱਥੇ ਰਹਿੰਦੇ ਹੋਏ ਹੀ ਆਪ ਦਾ ਵਿਆਹ ਬਟਾਲੇ ਦੇ ਖੱਤਰੀ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋਇਆ ਆਪ ਦੇ ਘਰ ਦੋ ਪੁੱਤਰ ਬਾਬਾ ਸ੍ਰੀ ਚੰਦ ਅਤੇ ਲੱਖਮੀ ਦਾਸ ਪੈਦਾ ਹੋਏ, ਆਪ ਇਕ ਦਿਨ ਵੇਈਂ ਵੇਈ ਵਿੱਚ ਇਸ਼ਨਾਨ ਕਰਨ ਗਏ ਅਲੋਪ ਹੋ ਗਏ ਅਤੇ ਤਿੰਨ ਦਿਨਾਂ ਪਿੱਛੇ ਪਤਾ ਅਤੇ ਰੱਬੀ ਹੁਕਮ ਅਨੁਭਵ ਕੀਤਾ, ਆਪ ਨੇ ਇਕੋ ਸ਼ਬਦ ਦਾ ਅਲਾਪ ਕੀਤਾ, ਨਾ ਕੋਈ ਹਿੰਦੂ ਨਾ ਮੁਸਲਿਮ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 ਕੌਡੇ ਰਾਕਸ਼, ਮਲਿਕ ਭਾਗੋ, ਸੱਜਣ ਠੱਗ ਅਤੇ ਵਲੀ ਕੰਧਾਰੀ ਵਰਗਿਆਂ ਨੂੰ ਸਿੱਧੇ ਰਾਹ ਪਾਇਆ ਆਪ ਦੀ ਸਾਰੀ ਸਿੱਖਿਆ ਤਿੰਨ ਸਿਧਾਂਤਾਂ 'ਤੇ ਅਧਾਰਿਤ ਹੈ, ਉਹ ਹਨ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਸਕੋ। ਉਨ੍ਹਾਂ ਨੇ ਮੁਕਤੀ ਵਾਸਤੇ ਸਾਦਾ, ਅਮਲੀ ਅਤੇ ਗ੍ਰਹਿਸਥੀ ਜੀਵਨ ਨੂੰ ਹੀ ਸਹੀ ਦੱਸਿਆ ਹੈ, ਆਪ ਨੇ ਆਪਣੇ ਜੀਵਨ ਦੌਰਾਨ ਬਹੁਤ ਸਾਰੀਆਂ ਬਾਣੀਆਂ ਰਚੀਆਂ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਆਪ ਨੇ ਉਸ ਸਮੇਂ ਦੇ ਹਾਕਮਾਂ ਦੇ ਜ਼ੁਲਮਾਂ ਦਾ ਜ਼ੋਰਦਾਰ ਖੰਡਨ ਕੀਤਾ ਗਨ ਅੰਤ ਆਪ ਪੰਦਰਾਂ ਸੌ ਉਣਤਾਲੀ ਈਸਵੀ ਵਿੱਚ ਕਰਤਾਰਪੁਰ ਵਿਖੇ ਭਾਈ ਲਹਿਣਾ ਜੀ ਨੂੰ ਗੁਰ ਗੱਦੀ ਸੌਂਪ ਕੇ ਜੋਤੀ ਜੋਤ ਸਮਾ ਗਏ।